ਕਰਦੇ ਚਾਹ ਬਣਦੇ ਚਾਹ ਵਾਲੀ ਬਣ ਜਾ ਚਾਰ ਪੈਸੇ ਤਾਂ ਮਿਲਣਗੇ ਚਾਹ ਬਣਾ ਕੇ

free ਨਾ ਹੋਜੀ ਜਲਦੀ ਜਲਦੀ free ਨਾ ਹੋਜੀ

ਸਿੱਧੀ ਚਾਹ ਬਣਾ ਹੋਰ ਕੁਛ ਨੀ

ਹਾਂ ਵੇਸੇ ਤੇ ਇਹਨਾ ਦੇ ਕੋਈ ਸਿਆਪੇ ਮੁਕਨੇ ਨਹੀਂ ਹੈ ਬਸ life ਕੱਟਣੀ ਹੁੰਦੀ ਹੈ

ਤੇ ਬਸ ਚਲਦੀ ਰਹਿੰਦੀ ਹੈ ਥੋੜੇ ਜਿੰਨੇ ਆਹ ਸਿਆਪੇ ਨੇ ਉਹਨਾ ਨੂੰ ਵੀ ਅਕਲ ਅਜੇਗੀ ਜਦੋਂ ਇਹਨਾ ਦੇ ਬੱਚੇ ਵੱਡੇ ਹੋਣਗੇ

ਕਰੇਗਾ ਫ਼ੇਰ ਦੱਸਣ

hi hello Nancy, ਕਿਵੇਂ ਹੋ ਤੁਸੀਂ? ਵਧੀਆ, ਤੁਸੀਂ ਦੱਸੋ Sunny ਕਿਵੇਂ ਹੋ? ਮੈਂ ਵੀ ਵਧੀਆ ਸੀ. ਹੋਰ, ਕੀ ਕਰ ਰਹੇ ਹੋ ਅੱਜ ਕਲ੍ਹ? ਬਸ, ਕੁਝ ਨਹੀਂ Sunny, ਤੁਸੀਂ ਦੱਸੋ. ਮੈਂ ਤਾਂ free ਸੀ. ਅਅ ਮੈਂ ਵੀ free ਸੀ, ਬਸ ਮੈਂ ਆਪਣੇ ਇੱਧਰ ਅਅ ਅਅ ਰਿਸ਼ਤੇਦਾਰਾਂ ਦੇ ਆਇਆ ਹੋਇਆ ਸੀ. ok ok. ਕਿ ਕੋਈ program ਤੁਸੀਂ ਇਥੇ ਆਏ ਹੋਏ ਹਾਂਜੀ? ਕੋਈ program ਸੀ? ਹਾਂਜੀ, ਹਾਂਜੀ, ਮੇਰੀ ਅਅ cousin sister ਦੀ marriage ਸੀ, ਉਥੇ ਆਇਆ. ok, ok. ਮੈਂ, ਪੰਜਾਬੀ culture 'ਚ ਜਾਂ western style 'ਚ ਕਰਵਾ ਰਹੇ ਨੇ? ਅਅ ਵਿਚ ਵੈਸੇ mix ਹੀ ਹੈ, western culture ਅਅ ਨੂੰ ਜਿਆਦਾ ਮਤਲਬ, ਕਰਦੇ ਨੇ ਅੱਜ ਕਲ੍ਹ. ਪੰਜਾਬੀ culture ਦਾ ਹੁਣ ਘਟਦਾ ਜਾ ਰਿਹਾ ਹੌਲੀ-ਹੌਲੀ ਕਰਕੇ ਹਾਂਜੀ. ਵੈਸੇ, ਅਪਣਾ culture ਹੀ ਜਿਆਦਾ ਵਧੀਆ ਰਹਿੰਦਾ ਹੈ, i think, ਤੁਹਾਡੇ ਉਹ cousin ਨੇ ਜਿਹੜੇ, ਬਾਹਰੋਂ ਆਏ ਨੇ may be.

ਠੀਕ ਹੈ. ਹੋਰ ਤੁਹਾਨੂੰ, ਉਸ, ਮਤਲਬ ਏਏ abroad ਬਾਰੇ ਵੀ ਕੁਝ ਦਸਦੇ ਹੋਣੇ ਕਿ ਉਥੇ ਦਾ ਕੀ culture ਹੈ, ਹੋਰ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਿਆ ਹੋਣੀਆਂ . ਹਾਂਜੀ, ਹਾਂ, ਦਸਦੇ ਤਾਂ ਹੈਗੇ ਹੈ, but ਮੈਨੂੰ ਜਿਆਦਾ best ਪੰਜਾਬੀ culture ਅਪਣਾ ਜਿਆਦਾ best ਲਗਦਾ ਹੈ, ਓਹ੍ਨਾ ਨਾਲੋਂ ਹਾਂਜੀ ਹਾਂਜੀ, ਉਹ ਤਾਂ ਹੈ ਹੀ, ਨਹੀਂ ਮਤਲਬ ਅਪਣਾ ਅਅ ਰਹਿਣ-ਸਹਿਣ ਪੰਜਾਬੀਆਂ ਦਾ ਬਹੁਤ ਵਧੀਆ ਹੈ ਬਹੁਤ ਵਧੀਆ, ਮਤਲਬ ਇਸ ਦਾ ਸਭ ਤੋਂ ਜਿਆਦਾ, ਮਤਲਬ ਲੋਕੀ ਦਿਲ ਦੇ ਸਾਫ਼ ਹੁੰਦੇ ਨੇ ਆਪਣੇ-ਆਪਣੇ ਜੋ ਮਰਜੀ ਕਿਹ ਲਵੋ, ਤੇ ਇਹਨਾਂ 'ਚ ਸ਼੍ਰਦ੍ਧਾ ਭਾਵਨਾ ਵਾਲੇ ਲੋਕ ਜਿਆਦਾ ਹੁੰਦੇ ਨੇ. ਹਾਂਜੀ, ਹਾਂਜੀ. ਮਤਲਬ ਇਥੇ ਦੀ, ਅਅ dress style ਵੀ ਬਹੁਤ ਵਧੀਆ ਹੈ. ਜਿਸ ਨਾਲ ਮਤਲਬ ਵੀ ਅਅ ladies ਨੇ ਉਹ ਵੀ proper cover ਰਹਿੰਦੇ ਨੇ western style 'ਚ ਕੁਝ ਮਤਲਬ culture ਕੋਈ ਵੀ ਨਹੀਂ ਮਾੜਾ but ਜਿਥੇ ਆਪਾਂ ਰਹਿੰਦੇ ਹੁੰਦੇ. ਆਪਾਂ ਆਪਣੇ ਉਹ culture ਨੂੰ ਨਾ ਛੱਡੋ, ਮਤਲਬ ਇਹ ਚੀਜਾਂ ਬਹੁਤ matter ਕਰਦਿਆਂ ਨੇ 'ਤੇ ਆਪਾਂ ਪੰਜਾਬੀ culture ਨੂੰ ਛੱਡ ਕੇ, western side ਜਿਆਦਾ ਅਅ ਮਤਲਬ attract ਕਰਦੇ ਹਾਂ. ਹਰ ਚੀਜ਼ 'ਚ ਚਾਹੇ ਉਹ dress 'ਚ ਹੋਵੇ, ਚਾਹੇ ਉਹ ਆਪਣੀ marriage ਵਗੈਰਾ ਨੂੰ ਲੈ ਕੇ ਹੋਵੇ ਅੱਜ ਕਲ੍ਹ ਇਹ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ ਨੇ. ਆਪਣੇ ਪੰਜਾਬੀ culture ਨੂੰ ਲੋਕ ਖਤਮ ਕਰਦੇ ਜਾ ਰਹੇ ਨੇ, ਜਿਵੇਂ-ਜਿਵੇਂ ਬਾਹਰ ਜਾ ਰਹੇ ਨੇ, ਬਾਹਰ ਜਾ, ਬਾਹਰ ਜਾ ਕੇ ਆਪਣੇ culture ਨੂੰ ਭੁੱਲ ਰਹੇ, ਭੁੱਲ ਰਹੇ ਨੇ ਬਹੁਤ ਜਿਆਦਾ. ਜਿਵੇਂ-ਜਿਵੇਂ, ਅਅ ਮਤਲਬ ਕਈ ਲੋਕੀ ਬਾਹਰ ਜਾਂਦੇ ਹੈ, ਉਹ ਫਿਰ ਉਨ੍ਹਾਂ ਨੂੰ ਉਵੇ ਸਿਖਾਉਂਦੇ ਹਾਂ ਵੀ ਤੁਸੀਂ ਇਹ culture ਨੂੰ join ਕਰੋ, ਇਹ ਜਿਆਦਾ ਮਤਲਬ ਇਹ ਮਸ਼ਹੂਰ ਹੈ. ਹੈ ਨਾ, ਜਿਵੇਂ ਅਮੀਰ ਜਿਆਦਾ ਦਿਖਾਉਂਦੇ ਹੈ ਆਪਣੇ-ਆਪਨੂੰ, ਪਰ ਪੰਜਾਬੀ culture ਆਪਣੀ ਜਗ੍ਹਾ 'ਤੇ best ਹੈ. ਇਹ ਮੰਨਿਆ ਗਿਆ ਹੈ.

ਹਾਂਜੀ. festivals ਵੀ ਬਹੁਤ celebrate ਕਰਦੇ ਨੇ, ਤੇ ਮਤਲਬ ਏਥੋਂ ਦਾ ਭੰਗੜਾ ਹੀ ਕਿੰਨਾ famous ਹੈ. ਭੰਗੜਾ ਜਿਹੜੇ ਮਰਜੀ program 'ਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ. ਭੰਗੜਾ ਹੀ ਅਪਣਾ ਸਭ ਤੋਂ ਜਿਆਦਾ ਮਸ਼ਹੂਰ ਹੈ.

ਹਾਂਜੀ, ਹੁਣ ਤਾਂ ਭੰਗੜਿਆਂ 'ਚ ਬਹੁਤ competition ਹੋਣ ਲਗ ਗਏ, ਬਹੁਤ ਤਰ੍ਹਾਂ ਦਾ ਭੰਗੜਾ folk song 'ਤੇ ਹੋ ਗਿਆ, ਕੁਝ ਹੋਰ ਜਿਵੇਂ ਮਤਲਬ ਅੱਜ ਕਲ੍ਹ ਜਿਵੇਂ ਇੱਧਰ ਆਪਣੇ school ਨੇ ਜਿਹੜੇ ਪੰਜਾਬ 'ਚ. ਇੱਥੇ ਬਹੁਤ ਜਿਆਦਾ competition ਰੱਖਣ ਲਗ ਗਏ ਭੰਗੜਿਆਂ ਦਾ ਬਹੁਤ awareness ਚਲ ਰਹੀ ਇਸ ਚੀਜ਼ ਬਾਰੇ ਤਾ ਵੀ ਅਪਣਾ, ਆਪਾਂ ਨੂੰ ਅਪਣਾ culture ਨਹੀਂ ਭੁਲਣਾ ਚਾਹਿਦਾ. 'ਤੇ ਮਤਲਬ ਹੋਰ ਬਹੁਤ ਚੀਜਾਂ, ਜਿਵੇਂ turban ਦੇ ਵੀ competitions ਹੁੰਦੇ ਨੇ ਬਹੁਤ ਜਿਆਦਾ ਇੱਧਰ.

hello. hello. ਹਾਂਜੀ, ਕਿ ਕਹਿ ਰਹੇ ਹੋ Sunny? ਮੈਂ ਤਾਂ ਇਹ ਕਹ ਰਿਹਾ ਸੀ, ਜਿਵੇਂ ਭੰਗੜੇ 'ਚ competition ਹੁੰਦੇ ਮਜਾ ਆਉਂਦਾ ਹੈ. ਹਾਂਜੀ. hello.

ਬੱਸ kitchen ਚ ਲੱਗੀ ਹੋਈ ਸੀ ਕੰਮ

ਪਤਾ ਕਿਆ ਦੀਦੀ ਮੈਂ hospital ਗਈ ਸੀ ਉਹ ਡਾਕਟਰ ਕਹਿੰਦੇ ਏ ਵੀ ਪਾਲਕ ਜਾਂ ਹਰੀਆਂ ਸਬਜੀਆਂ ਜਿਆਦਾ ਖਾਉ ਪਤੇਦਾਰ ਸਬਜੀਆਂ ਕਿਉਂਕਿ iron or calcium ਦੀ ਕੰਮੀ ਜਿਆਦਾ ਨਾ ਬੜੇ

ਮੇਥੀ ਪਾ ਮੇਥੀ ਦੀ ਭੁਰਜੀ ਵੀ ਆਪਾਂ ਬਣਾ ਸਕਦੇ ਆ ਕੱਲੀ ਜਰੂਰੀ ਨੀਂ ਹੈਗਾ ਵੀ ਆਪਾਂ ਕੱਲੀ ਪਾਲਕ ਹੀ ਖਾਣੀ ਏ ਇਹਨਾ ਦੇ ਵਿੱਚ ਵੀ ਕਾਫੀ ਮਤਲਬ ਵਧੀਆ ਹੁੰਦਾ ਖਾਣਿਆਂ ਚਾਹੀਦੀਆ ਹਰੀਆਂ ਸਬਜੀਆਂ ਈ ਜਿਆਦਾ doctor ਦਸਦੇ ਹੈਗੇ ਏ ਅੱਜਕਲ ਤੇ ਆਪਾਂ ਲੋਕ ਆਪਾਂ ਅੱਜਕਲ ਨਾ ਖਾਂਦੇ ਨਹੀਂ ਖਾਂਦੇ ਅੱਛੀ ਤਰ੍ਹਾਂ proper diet ਨਹੀਂ ਲੈਂਦੇ ਹੈਗੇ ਆਪਾਂ ਠੀਕ ਏ ਨਾ ਤੇ

ਪਾਲਕ ਦੇਖ ਪਾਲਕ ਕੱਲੀ ਵੀ ਬਣਦੀ ਏ ਪਾਲਕ ਦੇ ਵਿੱਚ ਆਪਾਂ ਮੇਥੀ ਵੀ ਪਾ ਸਕਦੇ ਆ ਮੇਥੀ ਪਾ ਕੇ ਵੀ ਕੱਲੀ ਪਾਲਕ ਬਣਾ ਸਕਦੇ ਆ ਠੀਕ ਏ ਨਾ ਤੇ ਅੱਛਾ ਦੇਖਿਆ ਜਾਏ ਤਾਂ ਪਾਲਕ ਪਨੀਰ ਵੀ ਬਣਾ ਲੈਂਦੇ ਆ ਪਾਲਕ ਦੀ ਭੁਰਜੀ ਵੀ ਆਪਾਂ ਬਣਾ ਸਕਦੇ ਹੈਗੇ ਆ ਠੀਕ ਏ ਨਾ ਵੀ ਉਹ ਵੀ ਬੱਚੇ ਮਤਲਬ ਜਿਵੇਂ ਅੱਜਕਲ ਬੱਚੇ ਵੀ ਨਹੀਂ ਖਾਂਦੇ ਹੈਗੇ ਬੜੇ ਬੜੇ ਤਾਂ ਬੜੇ ਬੱਚੇ ਵੀ ਨਹੀਂ ਖਾਂਦੇ ਕੱਲੀ ਪਲਕ ਤਾਂ ਤੇ ਆਪਾਂ ਉਹਦੇ ਕਰਕੇ ਆਪਾਂ ਪਨੀਰ ਵਿੱਚ use ਕਰ ਸਕਦੇ ਆ ਠੀਕ ਏ ਨਾ ਹਾਂ ਠੀਕ ਏ ਜੀ ਫੇਰ ਹੋਰ ਪਾਲਕ ਤੋਂ ਹੋਰ ਨੀਂ ਕੁੱਝ ਕੱਲੀ ਪਾਲਕ ਈ ਬਣੁ ਗੀ ਹੋਰ ਨੀਂ ਕੁੱਝ ਬਣੁ ਗਾ ਨਹੀਂ ਦਾਲ ਪਾਲਕ ਵੀ ਬਣ ਜਾਂਦੀ ਏ ਪਾਲਕ ਦੇ ਪਕੋੜੇ ਵੀ ਆਪਾਂ ਬਣਾ ਲੈਂਦੇ ਆ ਪਾਲਕ ਦੀ ਭੁਰਜੀ ਵੀ ਆਪਾਂ ਬਣਾ ਲੈਂਦੇ ਆ ਪਰ ਇਹ ਏ ਕੀ ਆਪਾਂ ਨੂੰ ਉਹਦੇ ਵਿੱਚ ਮਤਲਬ ਉਦੇ ਚ ਆਪਾਂ ਖਟਿਆਈ ਜੇ ਆਪਾਂ ਪਕੋੜੇ ਬਣਾਨੇ ਆ ਤਾਂ ਆਪਾਂ ਨੂੰ ਖਟਿਆਈ ਦਾ ਈ ਸੋਚ ਲਈ ਸੋਚਣਾ ਪੈਂਦਾ ਯਾ ਤਾਂ ਉਦੇ ਵਿੱਚ ਅਨਾਰਦਾਨਾ ਪਏਗਾ ਜੇ ਆਪਾਂ ਪਕੋੜੇ ਬਣਾਨੇ ਆ ਠੀਕ ਏ ਨਾ ਇੱਕ ਇਹ ਖਟਿਆਈ ਜਿਹੜੀ ਹੈਗੀ ਏ ਪਾਣ ਨਾਲ ਜਿਸ ਤਰ੍ਹਾਂ ਆਪਾਂ ਪਾਲਕ ਦੀ ਸਬਜੀ ਬਣਾਨੇ ਏ ਉਮ ਤੇ ਪਾਲਕ ਦੀ ਭੁਰਜੀ ਬਣਾਨੇ ਏ ਤਾਂ ਆਪਾਂ ਨੂੰ ਉਹਦੇ ਚ ਟਮਾਟਰ use ਕਰਦੇ ਏ ਕਿਉਂਕਿ ਉਹਨੂੰ ਪਚਾਣ ਲਈ ਜਿਹੜੀ ਹੈਗੀ ਏ ਟਮਾਟਰ ਦਾ ਟਮਾਟਰ ਪਾਣਾ ਉਦੇ ਵਿੱਚ ਬਹੁਤ ਜਰੂਰੀ ਹੈਗਾ

ਵੀ ਖਟਿਆਈ ਖੱਟਾ ਪਨ ਜਿਆਦਾ ਜਰੂਰੀ ਏ ਆਪਣੇ ਅੰਦਰ ਪਚਾਉਣ ਵਾਸਤੇ ਹਾਂ ਹਾਂ ਕਿਉਂਕਿ ਨਾ ਪਤਾ ਕੀ ਏ immunity system ਨੂੰ ਖਟਾਈ ਖਟਿਆਈ ਜਿਹੜੀ ਹੈਗੀ ਏ ਆਪਣੇ immunity system ਨੂੰ strong ਕਰਦੀ ਏ ਤੇ ਉਹਦੇ ਅੱਛਾ ਪਾਲਕ ਨੂੰ ਪਚਾਣ ਲਈ ਜਿਆਦਾ ਜਰੂਰੀ ਹੈਗਾ ਏ ਖੱਟਾ

ਠੀਕ ਏ ਜੀ ਫੇਰ ਆਹ ਪਾਲਕ ਦੀ ਭੁਰਜੀ ਕਿਵੇਂ ਬਣੁ ਗੀ ਉਬਾਲ ਕੇ ਪਾਲਕ ਨਹੀਂ ਨਹੀਂ ਉਹਦੇ ਵਿੱਚ ਆਲੂ ਪਾ ਕੇ ਜਿਸ ਤਰ੍ਹਾਂ ਆਪਾਂ ਆਮ ਮੇਥੀ ਮਤਲਬ ਆਲੂ ਮੇਥੀ ਦੀ ਸਬਜੀ ਬਣਾਂਦੇ ਹੈਗੇ ਆ ਤਾਂ ਆਪਾਂ ਪਾਲਕ ਦੀ ਭੁਰਜੀ ਵੀ ਬਣਾ ਸਕਦੇ ਏ ਠੀਕ ਏ ਨਾ ਤੇ ਅੱਛਾ ਏ ਕੀ ਪਾਲਕ ਬਹੁਤ ਜਿਆਦਾ ਦੇਖੋ ਹੋਰ ਸਬਜੀ ਹਰੀਆਂ ਸਬਜੀਆਂ ਵੀ ਹੈਗੀਆ ਕਮਲ ਵੀ ਜਰੂਰੀ ਨੀ ਹੈਗਾ ਵੀ ਆਪਾਂ ਪਾਲਕ ਹੀ ਖਾਣੀ ਏ ਤੇ ਪਾਲਕ ਏ ਨਾ ਕੀ ਪਾਲਕ ਥੋੜਾ ਉਹਦੇ ਚ iron ਤਾਂ ਕਾਫੀ ਮਾਤਰਾ ਚ iron calcium ਕਾਫੀ ਉਹਦੇ ਵਿੱਚ ਪਾਇਆ ਜਾਂਦਾ ਹਨਾ ਪਰ ਜਿਹੜਾ ਮਤਲਬ ਪਾਲਕ ਹੈਗੀ ਏ ਉਹ weight loose ਵੀ ਕਰਦੀ ਏ weight loose loose ਕਰਦੀ ਏ ਨਾ ਵੀ ਉਹਦੇ ਲਈ ਵੀ ਲੋਕ ਅੱਜਕਲ ਉਹਦਾ ਜੂਸ ਵੀ ਪੀਨੇ ਹੈਗੇ ਏ ਪਾਲਕ ਦਾ ਠੀਕ ਏ ਨਾ

ਜੇ ਤੂੰ ਆਪਣੀ diet ਬਣਾ ਲੇ ਗੀ ਹਫਤੇ ਦੇ ਵਿੱਚ ਕੀ ਆਪਾਂ ਨੇ ਅੱਜ ਮੈਂ ਆ ਵਾਲੀ ਸਬਜੀ ਖਾਣੀ ਏ ਅੱਜ ਮੈਂ ਆ ਵਾਲੀ ਸਬਜੀ ਖਾਣੀ ਏ ਇਸ ਤਰ੍ਹਾਂ ਕਰਕੇ ਵੀ ਮਤਲਬ ਤੇਰੀ ਜੇ ਤੂੰ ਆਪਣੀ diet ਬਣਾ ਲੇ ਗੀ ਇੰਨੁ ਹਰ ਇੱਕ ਚੀਜ ਦਾ ਮਤਲਬ ਹਰ ਇੱਕ ਸਬਜੀ ਦਾ ਆਪਣਾ ਆਪਣਾ ਉਹ ਮਿਲੇਗਾ iron calcium ਜੋ ਉਹਦੇ ਵਿੱਚ ਹੁੰਦਾ ਹੈਗਾ ਉਹਦੇ ਨਾਲ ਤੇਰੀ weakness ਬਹੁਤ ਛੇਤੀ ਚਕੀ ਜਾਏ ਗੀ ਫੇਰ ਪਕੋੜੇ ਕਿਵੇਂ ਬਣਾਵਾ ਗੇ

ਆ ਚਨੇ ਦੀ ਦਾਲ ਵੀ ਮਤਲਬ ਬਹੁਤ ਜਿਆਦਾ healthy ਹੁੰਦੀ ਏ ਵਧੀਆ ਹੁੰਦੀ ਏ ਤਾਕਤਵਰ ਹੁੰਦੀ ਹੈਗੀ ਏ ਠੀਕ ਏ ਉਸ ਤਰ੍ਹਾਂ ਆਪਾਂ ਬੇਸਣ use ਕਰਦੇ ਆ ਬੇਸਣ ਪਾ ਲੋ ਤੇ ਵਿੱਚ ਅਨਾਰਦਾਨਾ ਪਾ ਲੋ ਜੇ ਆਪਾਂ ਪਕੋੜੇ ਬਣਾਨੇ ਹੈਗੇ ਏ ਬੀ ਬਹੁਤ ਵਧੀਆ ਮਤਲਬ ਪਚ ਜਾਂਦੇ ਏ ਉਹ

ਪਰੋਂਠਾ ਵੀ ਬਣਦਾ ਉਹਦੇ ਵਿੱਚ ਹਰੀ ਮਿਰਚ ਪਾ ਲੋ ਬਰੀਕ ਬਰੀਕ ਕੱਟ ਕੇ ਪਾਲਕ ਨੂ ਕੱਟ ਕੇ ਉਹਦੇ ਵਿੱਚ ਹਰੀ ਮਿਰਚੀ ਪਾ ਲੋ ਆਪਣਾ ਧਨੀਆ ਵਗੈਰਾ ਪਾ ਲੋ ਕਾਫੀ ਕੁੱਝ ਪੈ ਜਾਂਦਾ ਹੈਗਾ ਪਿਆਜ ਵਗੈਰਾ ਜੇ ਤੁਹਾਨੂੰ ਪਸੰਦ ਹੈਗੇ ਏ ਤਾਂ ਪਾ ਲੋ ਉਹਦੇ ਪਰੋਂਠੇ ਬਹੁਤ ਵਧੀਆ ਜਿਵੇਂ ਆਪਾਂ ਆਮ ਆਲੂ ਦੇ ਪਰੋਂਠੇ ਬਣਾਂਦੇ ਹੈਗੇ ਆ ਉਸ ਤਰ੍ਹਾਂ ਆਪਾਂ ਪਾਲਕ ਦੇ ਪਰੋਂਠੇ ਵੀ ਬਣਾ ਸਕਦੇ ਹੈਗੇ ਆ ਠੀਕ ਏ ਐਵੇ ਆਪਣੇ diet ਬਣਾ ਲੇ ਬਹੁਤ ਵਧੀਆ ਛੇਤੀ ਮਤਲਬ ਫ਼ਰਕ ਪੈ ਜੇ ਗਾ ਤੈਨੂੰ ਕੋਈ ਵੈਸੇ ਉਹ ਨੀ ਹੈਗੀ ਕੋਈ tension ਲੈਣ ਦੀ ਜਰੂਰਤ ਹੈਗੀ

ਠੀਕ ਏ ਹੋਰ ਵਧੀਆ ਬੱਚੇ

ਤੇ ਉਹ ਕਿਸ ਤਰ੍ਹਾਂ ਬਣਾਨਾ ਤੂੰ ਲੈ ਕੇ ਆਂਦੀ ਹੁੰਦੀ ਸੀਗੀ ਨਾ ਪਹਿਲਾਂ ਕਿਵੇਂ ਬਣਾਂਦੀ ਏ ਤੂੰ ਮੈਨੂੰ ਦਸੇ ਗੀ

ਕਿਉਂਕਿ ਪੋਹੇ ਨੂੰ ਪਤਾ ਕਿਆ ਦੀਦੀ ਪੋਹਾ market ਤੋਂ ਲਿਆ ਕੇ ਉਨੂੰ ਹਲਕਾ ਜੀਆ ਬੱਸ ਪਾਣੀ ਚ ਭਿਉ ਕੇ ਨਹੀਂ ਰੱਖਣਾ ਛਾਨਣੀ ਦੇ ਨੀਚੇ ਨੂੰ ਪਾਣੀ ਦੇ ਨਿਕਾਲਨਾ ਈ ਏ ਉਹਨੂੰ ਲਿਆ ਕੇ ਉਸ ਚ ਜੋ ਵੀ ਮਰਜੀ ਹਰੀਆਂ ਸਬਜੀਆਂ ਪਾਲੋ ਵਿੱਚ ਪੋਹੇ ਦੇ ਕੋਈ ਵੀ ਸਬਜੀ ਪਾ ਲੋ ਸ਼ਿਮਲਾ ਮਿਰਚ ਗਾਜਰ ਪਾਲਕ ਪਾਲਕ ਦੇ ਪਤੇ ਵੀ ਪਾ ਸਕਦੇ ਆ ਬੀ ਧਨੀਆਂ ਵਗੈਰਾ ਜੋ ਮਰਜੀ ਸਬਜੀਆਂ ਪਾਉ ਤੇ ਓ ਤੋਂ ਬਾਅਦ ਪੋਹੇ ਨੂੰ ਇਹ ਸਵੇਰ ਲਈ healthy ਵੀ ਹੁੰਦਾ iron ਦੀ ਮਾਤਰਾ ਇਹਦੇ ਚ ਬਹੁਤ ਜਿਆਦਾ ਹੁੰਦੀ ਏ ਪੋਹੇ ਚ ਉਹ ਦੇ ਕੰਨ ਕਰਕੇ ਲੋਕ ਤਾਂ ਅੱਜਕਲ ਇਹਨੂੰ ਨਾਸ਼ਤੇ ਚ ਬੜਾ use ਕਰਦੇ ਏ ਬੀ ਨਾਸ਼ਤਾ ਪੋਹੇ ਦਾ ਹੀ ਕਰਦੇ ਏ ਬੀ healthy ਹੋ ਜਾਂਦਾ ਸਬਜੀਆਂ ਪਾਉਣ ਕਾਰਨ ਕਰਕੇ ਪਰ ਚੋਲਾ ਨਾਲੋ ਜਿਆਦਾ best ਇੰਨੁ ਈ ਮਾਨਿਆ ਜਾਂਦਾ ਪੋਹੇ ਨੂੰ

ਤਾਂ ਉਹਦੇ ਕਾਰਨ ਕਰਕੇ or ਪੋਹੇ ਚੋ ਟਿਕੀਆਂ ਟਿਕੀਆਂ ਵੀ ਬਣਦੀਆਂ ਬੜੀ tasty

ਅੱਛਾ ਮੈਂ ਨਹੀਂ ਕਦੀ ਬਣਾਈਆਂ ਇਹ ਜੀਆਂ ਚੀਜ਼ਾਂ ਤਾਂ ਪੋਹੇ ਤੋਂ ਟਿਕੀਆਂ ਬਣਦੀਆਂ ਜਿਵੇਂ ਆਲੂ ਲੈ ਲੋ ਆਲੂ ਦੇ ਵਿੱਚ bread ਪਾ ਲੋ

ਹਾਂ bread ਪਾਉਣ ਤੋਂ ਬਾਅਦ ਪੋਹਾ ਆਲੂ bread ਕੋਈ ਦਾਲ ਪਾਉਣੀ ਏ ਚਨੇ ਦੀ ਦਾਲ ਤੁਸੀਂ ਭਿਉ ਕੇ ਪਹਿਲਾਂ ਰੱਖੋ ਉਬਾਲ ਕੇ ਉਹ ਪਾ ਲੋ ਵਿੱਚ ਆ ਬੱਸ bread ਆਲੂ ਆਹ ਚਨੇ ਦੀ ਦਾਲ ਪਾ ਕੇ mix ਕਰਕੇ ਟਿੱਕੀ ਆਪਣੇ ਆਪ ਬਣ ਜਾਂਦੀ ਏ ਕੋਈ ਅਰਾਰੋਟ ਪਾਉਣ ਦੀ ਲੋੜ ਨੀ ਕੋਈ ਕੁੱਝ ਚੀਜ਼ ਪਾਉਣ ਦੀ ਲੋੜ ਨੀ ਟਿੱਕੀ ਬੜੀ tasty ਟਿੱਕੀ ਬਣਦੀ ਏ ਜੀ or oil free oil ਨੀਂ ਵਿੱਚ ਰਚਦਾ

ਜਿਵੇਂ ਅੱਜ ਉਹਦੇ ਵਿੱਚ ਮਤਲਬ ਜਿਆਦਾ ਤਾਲਿਆਂ ਹੋਈਆਂ ਚੀਜ਼ਾਂ ਨਹੀਂ ਖਾਂਦੇ ਹੈਗੇ ਹਨਾ ਕਿਉਂਕਿ ਉਹਦੇ ਵਿੱਚ ਜਿਆਦਾ oil oil ਰਹਿ ਹੀ ਜਾਂਦਾ ਹੈਗਾ ਚਾਹੇ ਆਪਾਂ ਜਿੰਨਾ ਮਰਜੀ ਘੱਟ use ਕਰ ਲਈਏ ਪਰ ਉਹ ਵਿੱਚ ਰਹਿ ਹੀ ਜਾਂਦਾ ਤਾਲਿਆਂ ਹੋਈਆਂ ਚੀਜਾਂ ਜਿਹੜੀਆਂ ਆਪਾਂ fry ਕਰਕੇ ਜੋ ਵੀ ਬਣਾਂਦੇ ਹੈਗੇ ਆ ਉਹਦੇ ਵਿੱਚ ਰੇਹੀ ਜਾਂਦਾ ਤੇ ਫੇਰ ਉਹਦੇ ਵਿੱਚ ਟਿੱਕੀ ਵਿੱਚ ਨਹੀਂ ਹੁਣ ਹੋਏਗਾ ਪੋਹੇ ਵਾਲੀ ਟਿੱਕੀ ਚ ਨਹੀਂ ਹੁੰਦਾ ਜੀ ਅਗਰ ਕੱਲੇ ਆਲੂ ਦੀ ਟਿੱਕੀ ਬਣਾਉਣੇ ਏ ਨਾ ਫੇਰ ਹੁੰਦਾ ਪੋਹੇ ਦੀ ਟਿੱਕੀ ਚ ਨੀਂ ਹੁੰਦਾ ਕਿਉਂਕਿ ਉਹ ਰੱਖ ਵਿੱਚ ਰੱਖਦਾ ਨੀ bread ਦੇ ਕਾਰਨ ਕਰਕੇ ਜਾ ਫੇਰ ਪੋਹੇ ਦੇ ਕਾਰਨ ਕਰਕੇ ਪਤਾ ਨੀਂ

ਦੀਦੀ ਤੁਸੀਂ ਕਹਿੰਦੇ ਓ ਤੇ ਮੈਂ ਪਾਉ ਭਾਜੀ ਤੁਸੀਂ ਲੈ ਕੇ ਆਏ ਥੇ ਉਸ ਦਿਨ ਉਹ ਬੜੀ ਅੱਛੀ ਥੀ ਉਸੁ ਚ ਵੀ ਤਾਂ ਹਰੀ ਸਬਜੀਆਂ use ਕੀਤੀਆਂ ਜਾਂਦੀਆ ਜਾਂ ਤਾਂ ਉਹ ਦਸ ਸੋ ਮੈਨੂੰ ਉਹੀ ਬਣਾਨੀ ਹਾਂ ਹਾਂ ਜਿਸ ਤਰ੍ਹਾਂ ਹੁਣ ਅਸੀਂ ਤਾਂ ਕੀ ਕਰਦੇ ਆ ਸਾਡੇ ਨਾ ਮਤਲਬ ਜਿਵੇਂ ਅਲੱਗ ਅਲੱਗ ਸਬਜੀ ਕੋਈ ਨੀਂ ਖਾਂਦਾ ਫੇਰ ਮੈਨੂੰ ਇਹ ਹੁੰਦਾ ਕੀ ਦੇਖੋ ਖਾਣੀ ਤਾਂ ਹੈਗੀ ਓ ਏ ਕਿਸੇ ਨਾ ਕਿਸੇ ਤਰ੍ਹਾਂ ਚੀਜ਼ ਤਾਂ ਮਤਲਬ ਖਲਾਣੀ ਤਾਂ ਹੈਗੀ ਓ ਏ ਹਨਾ ਹੁਣ ਮੈਂ ਕੀ ਕਰਦੀ ਆ ਇੱਕ ਦਿਨ ਸਾਰੀਆਂ ਸਬਜੀਆਂ mix ਕਰਕੇ ਯਾ ਤਾਂ ਉਹ ਮੈਂ mix vegetable ਮਤ੍ਲ੍ਬ੍ਨ mix vegetable ਬਣਾ ਦੇਂਦੀ ਆ ਹਨਾ ਤੇ ਯਾ ਫੇਰ ਮੈਂ ਪਾਉ ਭਾਜੀ ਬਣਾ ਲੈਂਦੀ ਆ ਤੇ ਜੇ ਉਹ ਸਾਰੀਆਂ ਸਬਜੀਆਂ ਉਹਦੇ ਵਿੱਚ ਪਾਉ or ਮਤਲਬ ਉਹ ਦਿਔ ਵੀ ਤਰੀਕੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਖਿਲਾਨੀ ਤਾਂ ਹੈਗੀ ਓ ਏ ਜਿਵੇਂ ਕੀ ਦੀਦੀ ਹੁਣ ਭਿੰਡੀ ਏ ਜੇ ਆਪਾਂ ਉਹ ਭਿੰਡੀ ਵਿੱਚ use ਕਰਦੇ ਆ ਭਿੰਡੀ ਉਹ ਨੀ ਹੋ ਜਾਂਦੀ

ਨਹੀਂ ਨਹੀਂ ਉਹ ਥੋੜੀ ਮਤਲਬ ਭਿੰਡੀ ਨਹੀਂ ਪਾਉ ਭਾਜੀ ਚ ਭਿੰਡੀ ਪਾਣ ਦੀ ਜਰੂਰਤ ਨਹੀਂ ਹੈਗੀ

ਨਹੀਂ ਉਹਦੇ ਵਿੱਚ ਤਾਂ ਜਿਆਦਾ ਮਤਲਬ ਗੋਭੀ ਹੋ ਗਈ ਠੀਕ ਏ ਮਤਲਬ ਜਿਹੜੀ ਚੀਜਾਂ ਆਪਾਂ ਮਸ਼ ਕਰ ਸਕਦੇ ਆ

ਹਾਂ ਜਿਹੜੀ ਚੀਜ਼ਾਂ ਆਪਾਂ ਮੈਸ਼ ਕਰ ਸਕਦੇ ਆ ਉਹ ਪਾਉ ਗੋਬੀ ਇਹੋ ਗਈ ਆਲੂ ਉਹੋ ਗਏ ਹੋਰ ਮਤਲਬ ਆਪਣਾ ਮਾੜਾ ਮੋਟਾ ਪਾ ਲੋ ਹੋਰ ਸਬਜੀਆਂ ਹੋ ਗਿਆ ਜਿਵੇਂ ਹਰੀਆਂ ਬੀ ਮਟਰ ਹੋ ਗਏ ਮਟਰ ਆਪਾਂ ਜਿਆਦਾ boil ਨੀਂ ਕਰਨੇ ਹੈਗੇ ਮਟਰ ਤੇ ਉਹ ਥੋੜੇ ਖੜਵੇ ਖੜਵੇ ਰੱਖਣੇ ਹੈਗੇ ਮਟਰ ਤਾਂ ਕੀ ਉਹਦੇ ਵਿੱਚ ਆਪਾਂ ਨੂੰ feel ਹੋਣ ਠੀਕ ਏ ਜੀ ਫੇਰ ਕਿਵੇਂ ਬਣਾਵਾ ਕਿਵੇਂ ਇਨੂੰ ਮੈਸ਼ ਕਰਾ ਜਾਂ ਕਟਾ ਜਾਂ ਸੁਕਾਵਾ ਕੀ ਕਰਾ ਇਹਦਾ

ਕੱਟ ਕਰਨ ਤੋਂ ਬਾਅਦ ਇੰਨਾ ਨੂੰ boil ਕਰ ਲੋ ਦੱਸ ਪੰਦਰਾ ਮਿੰਟ

ਠੀਕ ਏ ਤੇ ਉਸ ਤੋਂ ਬਾਅਦ ਮਸਲਾ ਤਿਆਰ ਕਰੋ proper ਜਿਵੇਂ ਆਪਾਂ ਆਮ ਸਬਜੀ ਦਾ ਮਸਾਲਾ ਤਿਆਰ ਕਰਦੇ ਆ ਜਿਵੇਂ ਬਰੀਕ ਬਰੀਕ ਟਮਾਟਰ ਵਗੈਰਾ ਪਿਆਜ ਕੱਟ ਕਰਦੇ ਆ ਠੀਕ ਏ ਤੇ ਇੱਕ ਨਾ ਪਾਉ ਭਾਜੀ ਦਾ ਮਸਾਲਾ ਵੀ ਆਂਦਾ ਠੀਕ ਏ

ਪੈਕਟ ਆਂਦਾ ਮਸਾਲੇ ਦਾ ਡਬੀ ਮਿਲਦੀ ਹੈਗੀ ਏ ਤੇ ਉਹ ਆਪਾਂ ਮਸਾਲਾ ਸਾਰਾ proper ਤਿਆਰ ਕਰਕੇ ਆਮ ਸਬਜੀ ਦੀ ਤਰ੍ਹਾਂ ਠੀਕ ਏ ਤੇ ਉਹਦੇ ਵਿੱਚ ਆਪਾਂ ਉਹ ਪਾ ਸਕਦੇ ਆ

ਹਾਂ ਹੋਰ ਪੰਦਰਾ ਵੀਹ ਮਿੰਟ ਤੋਂ ਬਾਅਦ ਉਹ ਕਰੋ ਥੋੜਾ ਜਾ ਮਤਲਬ ਸੇਕ ਲੱਗਵਾਣਾ ਪੈਂਦਾ ਤੇ ਫੇਰ ਉਹ ਮਸਾਲਾ ਪਾ ਕੇ ਤੇ ਫੇਰ ਬਹਤੁ ਵਧੀਆ ਪਾਉ ਭਾਜੀ ਬਣਦੀ ਏ ਅੱਛਾ ਇਹ ਕਿਆ ਤਰੀ ਵਾਲੀ ਬਣਦੀ ਏ ਜਾਂ ਫੇਰ ਉਹ ਬਣਦੀ ਏ gravy ਦੇ ਵੱਲ

ਮਤਲਬ gravy ਵਾਲੀ ਹੀ ਬੱਚੇ ਪਸੰਦ ਕਰਦੇ ਏ ਅੱਜਕਲ gravy ਵਾਲੀ ਹੀ ਬਣਦੀ ਏ ਇਸ ਚ ਤਰੀ ਵਗੈਰਾ ਨੀਂ ਹੁੰਦੀ ਠੀਕ ਏ ਜੀ ਜਿਹੜਾ mix VEG ਬਣਾਂਦੇ ਆ ਉਹ

ਠੀਕ ਏ ਹਲਕੀ ਹਲਕੀ ਜਿਵੇਂ ਭਿੰਡੀ ਹੋ ਗਈ ਆ ਬੇੰਗਨ ਹੋ ਗਏ ਗੋਭੀ ਹੋ ਗਈ ਤੇ ਫਲੀਆਂ ਆਂਦੀਆਂ ਫਲੀਆਂ ਹੋ ਗੀਆਂ ਤੇ ਉਹਨਾ ਮਤਲਬ ਹਲਕਾ ਹਲਕਾ ਉਹ ਕਰ ਲੋ ਆ fry ਕਰ ਕਰ ਕੇ ਅੱਲਗ ਅੱਲਗ ਚੀਜ ਨੂੰ ਕੱਡ ਲੋ ਬੀ ਬਿਲਕੁਲ ਹਲਕੇ ਜੇ ਰਿਫੈ ਘੀ ਦੇ ਵਿੱਚ ਆਪਾਂ fry ਕਰਨਾ ਉਨੂੰ ਤੇ ਕੱਡ ਲੋ fry ਕਰਕੇ ਉਸ ਤੋਂ ਬਾਅਦ ਉਨੂੰ ਸੁਕਾ ਮਸਾਲਾ ਪਾ ਕੇ ਜਿਵੇਂ ਆ

ਜਿਹੜਾ ਹਰਾ ਲਸ਼ਣ ਹੁੰਦਾ ਭੁਖਾ ਵਾਲਾ ਉਹ ਵੀ ਪਾ ਸਕਦੇ ਏ ਹਾਂ ਹਾਂ ਪਾ ਸਕਦੇ ਆ ਉਹ ਤਾਂ ਸੁਕਾ ਜਿਆਦਾ ਵਧੀਆ ਸਰਦੀਆਂ ਚ ਬਹੁਤ ਈ use ਹੁੰਦਾ ਉਹ ਸਰਦੀਆਂ ਦੇ ਵਿੱਚ ਆਂਦਾ ਏ ਨਾ ਉਹ ਬਹੁਤ use ਹੁੰਦਾ ਸਰਦੀਆਂ ਚ ਤਾਂ ਤੁਸੀਂ ਕਹਿੰਦੇ ਸੀ ਨਾ ਮੈਨੂੰ ਵੀ ਕਮਲ ਉਹਦੇ ਤਾਂ ਪਰੋਂਠੇ ਵੀ ਬੜੇ ਅੱਛੇ ਬਣਦੇ ਏ ਹਾਂ ਹਾਂ ਹਰੇ ਲਸਣ ਦੇ ਪਰੋਂਠੇ ਵੀ ਬਹੁਤ ਵਧੀਆ ਆਪਾਂ ਪਤਾ ਕੀ ਏ BP ਦੀ problem ਹੋਗੀ ਲੋਕ ਅੱਜਕਲ ਕੱਚਾ ਲਸ਼ਣ ਖਾਂਦੇ ਏ BP ਦੀ problem ਚ ਹਨਾ ਤਾਂ ਉਹਦੇ ਵਿੱਚ ਆਪਾਂ ਨੂੰ ਆਪਾਂ ਦੇ ਹਰੇ ਲਸ਼ਣ ਦੇ ਈ ਪਰੋਂਠੇ ਬਣਾ ਲਈਏ ਤਾਂ ਜਿਆਦਾ best ਏ ਹਾਂਜੀ ਮੇਰੀ sister ਨੂੰ ਵੀ ਦਸਿਆ ਥਾ ਵੀ ਕਿਸੇ ਨੇ ਹਰਾ ਲਸ਼ਣ ਨਾ ਲਸ਼ਣ ਦੀ ਇੱਕ ਪੋਥੀ ਉਹਨੂੰ thyroid ਏ ਨਾ ਵੀ ਸਵੇਰੇ ਉਠ ਕੇ ਖਾਲੀ ਪੇਟ ਖਾਣਾ